ਤੇ ਜਿਵੇ ਹੀ ਉਹ ਆਪਣੇ ਪਿਤਾ ਨੂੰ ਉੱਥੇ ਲੈ ਕੇ ਗਿਆ ਉਹਨੇ ਦੇਖਿਆਂ ਕਿ ਉਸਾਰੀ ਬਾਰੇ ਸਾਰਾ ਪੜਿਆਂ ਉਹਨੇ ਬੀ ਕਿਵੇਂ ਕਿ ਹੋਣਾ ਸੀ ਫਿਰ ਉਹਨਾ ਦ ਨੇ ਦੇਖਿਆ ਕਿ ਇਹਦਾ ਤਾ ਇਕੋਂ ਹੀ ਹੱਲ ਹੈ ਉਹ ਪੱਥਰ ਦੇ ਜਿਹੜਾ ਪੱਥਰ ਸੀ ਉਥੋਂ ਦਾ ਉਹ ਡਿਜਾਇਨ ਨੂੰ ਜਾਣਦਾ ਸੀ ਫਿਰ ਉਹਨਾ ਨੇ ਮੰਦਰ ਨੂੰ ਮੰਦਰ ਤੇ ਜਿਹੜਾ ਪੱਥਰ ਸੀ ਨਾ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

ਉਹਨੇ ਆਪਣੇ ਪੁਤਰ ਤੇ ਮਾਨ ਕੀਤਾ ਉਹਨੇ ਜਦੋਂ ਦੱਸਿਆ ਨਾ ਉਹ ਪੱਥਰ ਬਾਰੇ ਸਾਰਾ ਇਂਦਾ ਕਰਕੇ ਪੱਥਰ ਤੇ ਡਿਜਾਇਨ ਬਣਿਆ ਹੋਇਆ ਸਾਰਾ ਸਮਜਾਇਆ ਫਿਰ ਉਹਨੂੰ ਆਪਣੇ ਮਤਲਬ ਆਪਣੇ ਧਰਮ ਪੱਤ ਤੇ ਬੜਾ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 ਅੱਛਾ ਫਿਰ ਇਹਨੇ ਨੇ ਕਹਿੰਦੇ ਸੀ ਸਮੱਸਿਆ ਦਾ ਹੱਲ ਹੋਣ ਤੇ ਜਸ਼ਨ ਮਨਾਇਆ ਸੀ ਗਾ

ਬੀ ਰਾਜਾ ਮਤਲਬ ਜਿਹੜਾ ਰਾਜਾ ਆ ਉਹਨੇ ਸਾਰੇ ਕਾਰੀਗਰਾਂ ਨੂੰ ਮਾਰਤਾ ਸੀ ਬੀ ਇਹਦੇ ਨਾਲ ਵੀ ਕੁਛ ਕਰੂਗਾਂ ਉਹ ਅਜਿਹਾ ਨਾ ਕਰਨ ਤੇ ਕਿਉਕਿ ਕਲਸ਼ ਸੀ ਗਾ ਨਾ ਉਹ ਇਕ ਬਾਹਰਾ ਸਾਲ ਦੇ ਬੱਚੇ ਦੁਆਰਾ ਬਣਾਇਆ ਗਿਆ ਸੀ

ਧਰਮ ਪਧ ਧਰਮ ਪਧ ਨੇ ਬਣਾਇਆ ਸੀ ਨਾ ਜਿਹੜਾ ਉਹ ਬਾਹਰਾ ਸਾਲ ਦਾ ਬੱਚਾ ਸੀ ਧਰਮ ਪਧ ਤੇ ਕਹਿੰਦੇ ਉਹਨਾ ਜਸ਼ਨ ਬਹੁਤ ਮਨਾਇਆ ਜਸ਼ਨ ਕਿਵੇਂ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

ਭੀ ਲੋਗ ਮੈਨੂੰ ਕਹਿਣ ਕੇ ਮੈ ਪ੍ਰਸਿੱਧ ਹੈ ਜਾ ਮੇਰੀ ਕਹਿੰਦਾ ਸੀ ਕਿ ਮੈਨੂੰ ਮੇਰੀ ਤਾਰੀਫ ਹਾਂ ਹਾਂ ਬੱਸ ਉਹ ਇਹਨਾਂ ਚਾਹੁੰਦਾ ਸੀ ਕੇ ਭਗਵਾਨ ਮੇਰੋ ਤੋ ਖੁਸ਼ ਹੋ ਜਾਣ ਬੀ ਮੈਂ ਭਗਵਾਨ ਮੰਦਰ ਨੂੰ ਬਨਾਉਣ ਲਈ ਮੈ ਕਾਫੀ ਲੋਕਾ ਦੀ ਜਾਨ ਬਚਾਈ ਬੱਸ ਉਹ ਇਹਦਾ ਚਾਹੁੰਦਾ ਸੀ ਚਲੋਂ ਵੱਧਿਆ ਜੀ ਛੋਟੇ ਜਿਹੇ ਮੁੰਡੇ ਨੇ ਮਤਲਬ ਆਪਾ ਨੂੰ ਰਾਸਤੇ ਦਿਖਾ ਤਾ ਹੂੰ ਹੂੰ ਸਹੀ ਗੱਲ ਹੈ

ਚਲੋਂ ਠੀਕ ਹੈ ਮੈਂ ਫਿਰ ਗੱਲ ਕਰਦੀ

Hello ਹਾਂਜੀ ਸਾਸਰੀਕਾਲ ਜੀ ਸਾਸਰੀਕਾਲ ਜੀ ਹਾਂਜੀ ਸਾਸਰੀਕਾਲ ਜੀ ਬਾਸ ਬੋਹਤ ਵਾਦਿਯ ਤੁਸੀਂ ਦਸੋ ਘਰ ਦੇ ਪਰਿਵਾਰ ਸਬ ਠੀਕ ਆਯ ਜੀ ਜੀ ਸਾਰੇ ਵਾਦਿਯ ਹੋਰ ਤੁਸੀਂ ਦਸੋ ਤਵਾਦੀ ਫੈਮਿਲੀ ਕਿਵੇਂ ਬਾਸ ਵਾਦਿਯ ਨੇ ਸਾਰੇ ਮੈਂ ਨਾ ਬਾਬਾ ਬੁਲ੍ਹੇ ਸ਼ਾਹ ਦਾ ਏਇਕ ਕਲਾਮ ਦੇਖਦੀ ਪੈ ਸੀ ਬਾਬਾ ਭੂਲੇ ਸ਼ਾਹ ਜੀ ਬਾਰੇ ਹਾਂ ਮੈਂ ਦਸ ਦੇਣ ਜੋ ਭੂਲੇ ਸ਼ਾਹ ਸੀਗੇ ਏਇਕ ਸੂਫੀ ਸਨ ਤੇ ਪੰਜਾਬੀ ਦੇ ਵਾਦੇ ਕਵੀ ਸਨ ਪੰਜਾਬੀ ਸੂਫੀ ਕਾਵ ਕਾਵ ਦੇ ਚਾਰ ਮਿਨਾਰਾਂ ਬਾਬਾ ਫਾਰੀਇਡ ਜੀ ਸ਼ਾਹ ਹੁਸ੍ਸੈਨ ਸੁਲਤਾਨ ਤੇ ਭੂਲੇ ਸ਼ਾਹ ਏਨਾ ਵਿਚ ਓਨੁ ਗਿਨ੍ਯਾਂ ਜਾਂਦਾ ਆਯ ਤੇ ਓਨਾ ਦਾ ਜੇਰਾ ਅਸਲੀ ਨਾਮ ਸੀ ਅਬ੍ਦੁਲ੍ਲਾਹ ਸ਼ਾਹ ਸੀ ਇਸਲਾਮ ਦੇ ਅੰਤਿਮ ਨਬੀ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 ਓਨਾਂ ਡਿਯਨ ਜੇਰਿਯਾਂ ਲਿਖ੍ਯੀਆਂ ਮੁਹਮ੍ਮਦ ਦੀ ਜੇਰੀ ਕਾਫ਼ਿਯਾ ਨੇ ਇਨਾਂ ਡਿਯਨ ਭੂਲੇ ਸ਼ਾਹ ਡਿਯਨ ਲਿਖ੍ਯੀਆਂ ਜੇਰਿਯਾਂ ਕਾਫ਼ਿਯਾ ਆਯ ਆਜ ਵੀ ਪਰਤ ਭਾਰਾਸ਼੍ਤਰੀ ਹਿੰਦੁਸਤਾਨ ਖਿਤੇ ਵਿਚ ਬਾਰੇ ਸ਼ੋਕ ਨਾਲ

ਬਾਬਾ ਭੂਲੇ ਸ਼ਾਹ ਦਾ ਜਨਮ ਜਿਵੇਂ ਕੀ ਲਾਹੋਰੇ ਦੇ ਜ਼ਿਲੇ ਏਇਕ ਪਿੰਡ ਪੰਦੋਖੀ ਵਿਚ ਜੇਰਾ ਸੋਲਾਂ ਸੂ ਏਆਸ੍ਵੀ ਨੂ ਜੇਰਾ ਤਾਕ਼ੀ ਮੁਹਮ੍ਮਦ ਦੇ ਘਰ ਹੋਯਾ ਭੂਲੇ ਸ਼ਾਹ ਦਾ ਅਸਲ ਨਾਮ ਜੇਰਾ ਸੀ ਊ ਅਬ੍ਦੁਲ੍ਲਾਹ ਸੀ ਤੇ ਊ ਕੇਹ੍ਨ੍ਡੇ ਕੀ ਬਾਅਦ ਵਿਚ ਸੀਏਨ ਭੂਲੇ ਸ਼ਾਹ ਭੂਲੇ ਸ਼ਾਹ ਯਾ ਕੇਵਲ ਜੇਰਾ ਭੁਲਾ ਕਹ ਕੇ ਸਾਡੀਆ ਜਾਂਦਾ ਸੀ ਤੇ ਨਾਫਿਯਾ ਉਲ ਓਦਾ ਨਾਮ ਅਸਲ ਨਾਮ ਜੇਰਾ ਆਯ ਆ ਅਬ੍ਦੁਲ੍ਲਾਹ ਸ਼ਾਹ ਸੀ ਤੇ ਅਪਨੇ ਅਸਲ ਨਾਮ ਵਾਲ ਭੂਲੇ ਨੇ ਅਪਨੇ ਕਲਾਮ ਲਿਖੀ ਕਈ ਸੰਕੀਤ ਜੇਰੇ ਊ ਦਿਤੇ ਆ ਤੇ ਚਾਲੀਸਵੇਂ ਗੰਦ ਦੇ ਅੰਤ ਉਪਰ ਇਹ ਐਵੇ ਕਹੰਦਾ ਆਯ ਕੀ ਪਿਯਾ ਹੀ ਸਬ ਹੋਵੀ ਅਬ੍ਦੁਲ੍ਲਾਹ ਨਹੀ ਤੇ ਏਇਕ ਓਨਾਂ ਨੇ ਮਤਲਬ ਆਯ ਕਹਯ ਸੀ ਆਯ ਵਾਲਾ ਓਨਾਂ ਨੇ ਕਲਾਮ ਬੋਲ੍ਯਾ ਸੀ ਨਾ ਉਨ ਇਨ ਅਲ੍ਲਾਹ ਆ ਕੇ ਕੋੰ ਕਰੇ ਦਵਾਈ ਪਿਯਾ ਹੀ ਸਬ ਹੋ ਗਯਾ ਅਬ੍ਦੁਲ੍ਲਾਹ ਨਹੀ

ਕੰਦੋਕੋ ਨਾਮੀ ਪਿੰਡ ਵਿਚ ਹੋਯਾ ਤੇ ਏਇਕ ਰਵਾਯਤ ਆ ਵੀ ਆਯ ਕੀ ਓਨਾਂ ਦਾ ਜੇਰਾ ਜਨਮ ਹੋਯਾ ਸੀ ਰਿਆਸਤ ਬਹਾਵਲਪੁਰ ਵਿਚ ਹੋਯਾ ਤੇ ਜੋ ਕੇ ਮਸ਼ਹੂਰ ਪਿੰਡ ਆਯ ਆ ਕੀ ਨਾਮ ਆਯ ਓਦਾ ਤੇ ਊ ਚੇ ਮਹੀਨੇ ਦਾ ਹੀ ਸੀਗਾ ਕੇ ਓਨਾ ਦੇ ਜੇਰੇ ਮਾਤਾ ਪਿਤਾ ਸੀਗੇ ਊ ਓਛ ਕਿਲਾ ਤੋਂ ਪੇਹ੍ਲਾਂ ਮੁਨ੍ਕਾਵਾਲ ਤੇ ਫੇਰ ਓਸ ਤੋਂ ਕੁਛ ਦਿਨ ਰਹ ਕੇ ਪੰਡ ਕੋ ਜ਼ਿਲਾਹ ਲਾਹੋਰੇ ਆਗਯਾ ਸੀ ਤੇ ਸਏਦ ਪਰਿਵਾਰ ਨਾਲ ਸੰਬੰਦ ਰਖਦੇ ਸੀ ਮੌਲਾ ਬਕਸ਼ ਪੁਸ਼ਤਾ ਦੇ ਜੇਰੇ ਓਨਾਂ ਦੇ ਅਨੁਸਾਰ ਜੋ ਭੁੱਲੇ ਸ਼ਾਹ ਆਯ ਊ ਵਾਲਿਦ ਸੁਕੀ ਮੁਹਮ੍ਮਦ ਦਰਵੇਸ਼ ਚ ਊ ਓਛ ਸ਼ਰੀਫ਼ ਗਿਲ੍ਲਾਨਿਆ ਗਿਲ੍ਲਾਨੀ ਜੋ ਕੀ ਬਹਾਵਲਪੁਰ ਚ ਪੈਂਦਾ ਆਯ ਓਦੇ ਰੇਹਾਨ ਵਾਲੇ ਸੀ ਤੇ ਏਇਕ ਰਵਾਯਤ ਮੁਤਾਬਿਕ ਭੁੱਲੇ ਸ਼ਾਹ ਜੋ ਹੈ ਪਾਦੇਸ਼ੀ ਓਛੀ ਜਿਲ੍ਲਾਨਿਆ ਵਿਚ ਹੋਆਯ ਸੀ ਹਾਂਜੀ ਤੇ ਓਨਾਂ ਦੀ ਵਿਧ੍ਯ ਬਾਰੇ ਦਸੋ ਗੇ ਦਸੋ ਮੁਰਲੀ ਵਿਦ੍ਯਾ ਕਿਥੋ ਹਾਸਿਲ ਕੀਤੀ ਸੀ ਵਿਦ੍ਯਾ ਬਾਰੇ ਹਾਂਜੀ ਭੁੱਲੇ ਸ਼ਾਹ ਨੇ ਮੁਰਲੀ ਜੋ ਸਿਖਯ ਆਯ ਊ ਦੋਜਯ ਮੁਲਕ ਆਹ ਬਾਲ੍ਕਨ ਵਾਂਗ ਅਪਨੇ ਪਿਤਾ ਸੁਖੀ ਮੁਹਮ੍ਮਦ ਦਰਵੇਸ਼ ਤੇ ਵਾਰਿਸ ਸ਼ਾਹ ਦੇ ਵਾਂਗੂ ਭੁੱਲੇ ਨੇ ਵੀ ਘਰ ਵਾਲੀਆਂ ਸੁਖ ਨਸੀਬ ਨਾ ਹੋਯਾ ਤੇ ਭੁੱਲੇ ਸ਼ਾਹ ਜੋ ਹੈ ਬਾਲਾਕ੍ਪੁਨਾਯ ਤੋਂ ਹੀ ਰਾਬ ਦਾ ਕਰ ਭਗਤ ਤੇ ਕਰਨੀ ਭਰਪੂਰ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

ਜਾਨਨੀ ਕੇ ਊ ਕਸੂਰ ਅਗੇ ਸੀ ਤੇ ਜੇਰਾ ਕਰਤਾ ਨਾਇਕ ਉਲ ਸਲ੍ਫੀਨ ਆਯ ਓਦੇ ਅਨੁਸਾਰ ਕੇਹ੍ਨ੍ਡੇ ਕੀ ਜੇਰਾ ਬਾਬਾ ਭੁੱਲੇ ਸ਼ਾਹ ਸੀ ਓਨੇ ਗੁਲਾਮ ਮੁਹਮ੍ਮਦ ਬੋਤਾ ਦੇ ਹਾਂਜੀ ਕ਼ਾਡਮੈਨ ਚ ਬੇਹ ਕੇ ਸਿਖਯ ਸੀ ਤੇ ਮੋਲਵੀ ਸਾਹਿਬ ਤੋਂ ਬੋਹਤ ਵਾਦੇ ਫ਼ਾਰਸੀ ਅਰਬੀ ਦੇ ਆਲਮ ਜੇਰੇ ਸਨ ਓਨਾਂ ਨੇ ਸ਼ੇਇਖ ਸਏਦ ਦੇ ਗੁਲਿਸਤਾਂ ਦਾ ਪੰਜਾਬੀ ਵਿਚ ਵੀ ਅਨੁਵਾਦ ਕੀਤਾ ਸੀ ਤੇ ਏਸ ਬਾਰੇ Hello Hello Hello ਹਾਂਜੀ ਹਾਂਜੀ ਤੁਸੀਂ ਮੇਨੂ ਦਸ ਸਕਦੀ ਊ ਓਨਾਂ ਬਾਰੇ ਕੁਜ ਹੋਰ ਕੀ ਹੋਯਾ ਮੇਨੂ ਤਵਾਦੀ ਅਵਾਜ਼ ਨਹੀ ਆ ਰੀ ਤੁਸੀਂ ਮੈਂ ਕਹ ਰੀ ਸੀ ਕੇ ਓਨਾਂ ਬਾਰੇ ਕੁਜ ਹੋਰ ਦਸ ਸਕਦੇ ਊ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 ਹਾਂਜੀ ਮੈਂ ਦਸ ਦੇਣੀ ਵਾਂ

ਮੰਸੂਰ ਵਣਜੁ ਮੂ ਚੁਣ ਨਿਕ੍ਲ੍ਯਾ ਕੇ ਮੈਂ ਅਲ੍ਲਾਹ ਹਾਂ ਮੰਸੂਰ ਨੇ ਕਹਯ ਕੀ ਅਲਗ ਲੋਗ ਭੁੱਲੇ ਨੂ ਦਰਬਾਰ ਫਾਜ਼ਿਲਾ ਦੇ ਮੁੜੀ ਸ਼ੇਇਖ ਫ਼ਜ਼ਲ ਉੜ ਦਿਨ ਕੋਲ ਲੇ ਗਾਯ ਤੇ ਓਨਾਂ ਫਰਮਾਯਾ ਕੇ ਇਹ ਸਚ ਕਹੰਦਾ ਆਯ ਕੇ ਇਹ ਅਲ੍ਲਾਹ ਅਰਥਾਤ ਕਚਾ ਅਲ੍ਹਾਰ ਆਯ ਏਸ ਨੂ ਆਖੋ ਸ਼ਾਹ ਅਨਾਯਤ ਕੋਲ ਜਾ ਕੇ ਪੱਕਾ ਅਵੇ ਪਾਕ ਅਵੇ ਹਾਂਜੀ ਆਚਾ ਜੀ

ਤੇ ਏਥੇ ਪੇਰ੍ਸਿਧ ਪੀਰ ਅਨਾਯਤ ਸ਼ਾਹ ਨੂ ਮੁਰਸ਼ਦ ਜੇਰਾ ਸੀ ਧਾਰਨ ਕੀਤਾ ਸੀ ਜੋ ਕੇ ਜਾਤਾਂ ਦਾ ਅਰੀਨ ਤੇ ਓਸ ਸਮੇ ਦੇ ਚੰਗੇ ਵਿਦਵਾਨ ਤੇ ਲਿਖਤਾਂ ਦੇ ਵਿਚੋਂ ਗਿਨ੍ਯ ਜਾਂਦਾ ਸੀ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 ਜੋ ਅਨਾਯਤ ਸ਼ਾਹ ਹਜਰਤ ਰਾਜਾ ਸ਼ਾਹ ਸਤੀ ਦੇ ਮੁਰੀਦ ਸਨ ਤੇ ਅਪਨੇ ਟਾਪ ਤੇ ਜੋਤ ਕੀਤਾ ਸੀ ਕੀ ਕਰਨੀ ਵਾਲੇ ਪੀਰ ਸਨ

ਪੀਰ ਅਨਾਯਤ ਸ਼ਾਹ ਕਮਲੀ ਦੀ ਪੀਰ ਭਗਤੀ ਪਿਚੁਨ ਭੁੱਲਾ ਮਲੰਗ ਹੋ ਕੇ ਗਾਂ ਨਾਚਾਂ ਲਾਗ ਪਾਯਾ ਤੇ ਪੀਰ ਨੇ ਰਾਬ ਦੀ ਪ੍ਰਾਪਤੀ ਲੈ ਓਨੁ ਆਯ ਸ਼ਬਦਾਂ ਵਿਚ ਵੀ ਕਹਯ ਸੀਗਾ ਕੀ ਸਿਖਯ ਦਿਤੀ ਸੀ ਕੀ ਭੁਲ੍ਲ੍ਯਾ ਰਾਬ ਦਾ ਕੀ ਪਾਉਣ ਆ ਏਡ੍ਰੋੰ ਪੂਤਨਾ ਤੇ ਓਦਰੋਂ ਓਦਰੋਂ ਈ ਲਾਉਣਾ ਹਾਂਜੀ ਆਚਾ ਜੀ ਤੇ ਭੁੱਲੇ ਸ਼ਾਹ ਨੇ ਆਪਣਾ ਮੁਰਸ਼ਦ ਦੇ ਵਿਚ ਕੇਹ੍ਨ੍ਡੇ ਬੋਹਤ ਵਿਸ਼ਵਾਸ਼ ਰਖਦਾ ਸੀ ਤੇ ਅਪਨੇ ਕਲੀਆਂ ਦੀ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 ਹਾਂਜੀ ਤੇ ਕਿਸ ਤਰਹ ਜੇ ਭੁੱਲੇ ਸ਼ਾਹ ਦੀ ਹਾਂਜੀ ਹਾਂਜੀ ਹਾਂਜੀ ਦਸੋ ਕਿਸ ਤਰਹ ਜ਼ਿਕਰ ਕਰਦਾ ਆਯ ਊ ਅਪਨੇ ਮੁਰਸ਼ਦ ਦਾ ਊ ਕਹੰਦਾ ਆਯ ਕੀ ਭੁੱਲੇ ਸ਼ਾਹ ਦੀ ਸੁਨੋ ਹਾਕ਼ੀਕ਼ਾਤ ਆਹ ਭੁੱਲੇ ਸ਼ਾਹ ਦੀ ਸੁਨੋ ਹਾਕ਼ਿਆਕ਼ ਹੰਦੀ ਪਾਕ੍ਰਯ ਹੋ ਗਾਦੈਯਕ ਮੇਰਾ ਮੁਰਸ਼ਦ ਸ਼ਾਹ ਅਨਾਯਤ

thank you so much ਜਾਣਕਾਰੀ ਲੈ

ਕੁੜੰਕ ਮਚਾਈ ਰੱਖਦੇ ਸੀ ਇੱਕ ਭੁੱਖੀ ਲੋਮੜੀ ਜੰਗਲ ਵਿਚ ਏਧਰ ਓਧਰ ਘੁੰਮ ਰਹੀ ਸੀ ਅਚਾਨਕ ਓਹਦੀ ਨਜ਼ਰ ਪੱਕੇ ਰਸੀਲੇ ਅੰਗੂਰਾਂ ਦੇ ਵੇਲ ਵੱਲ ਪਈ ਉਹਨਾਂ ਦਾ ਮੰਨ ਵਿਚ ਸੋਚਿਆ ਕਿ ਇਹ ਅੰਗੂਰ ਤਾਂ ਬਹੁਤ ਸਵਾਦ ਹਨ

ਪਰ ਉਹ ਕੋਸ਼ਿਸ਼ ਹਰ ਵਾਰ ਨਾਕਾਮ ਰਹੀ ਉਹ ਛਾਲ ਮਾਰ ਕੇ ਅੰਗੂਰ ਤੋੜਨ ਦੀ ਕੋਸ਼ਿਸ਼ ਕਰਦੀ ਰਹੀ ਪਰ ਉਹਨਾਂ ਸਫਲਤਾ ਨਹੀ ਮਿਲ ਸਕੀ ਜਦੋਂ ਇਹ ਘਟਨਾ ਕਰ ਕਰ ਕੇ ਥੱਕ ਗਈ ਤਾਂ ਓਹਨੂੰ ਸਮਝ ਆਇਆ ਕਿ ਉਹ ਹਰ ਵਾਰ ਕਰਨ ਤੇ ਬਹੁਤ ਹੀ ਜ਼ਿਆਦਾ ਪ੍ਰੇਸ਼ਾਨ ਹੋਈ ਇੱਕ ਕਾਂ ਨੇ ਬਹੁਤ ਸਾਰੇ ਮੋਰਾਂ ਦੇ ਇਕੱਠੇ ਕੀਤੇ ਅਤੇ ਉਹਨਾਂ ਨੂੰ ਆਪਣੇ ਤਨ ਤੇ ਲਗਾ ਲਿਆ ਉਸਨੇ ਆਪਣੇ ਨਵੇਂ ਰੂਪ ਨੂੰ ਬਹੁਤ ਚੰਗਾ ਲੱਗਿਆ ਅਤੇ ਓਹਨੇ ਫੈਸਲਾ ਕੀਤਾ ਕਿ ਹੁਣ ਕਾਵਾਂ ਦੇ ਨਾਲ ਨਹੀਂ ਸਗੋਂ ਮੋਰਾਂ ਦੇ ਨਾਲ ਰੱਲ ਲਿਆ ਜਾਵੇ ਇਸ ਤੋਂ ਬਾਅਦ ਉਹ ਆਪਣੇ ਪੂਰੇ ਸਾਥੀਆਂ ਦਾ ਅਪਮਾਨ ਕਰਕੇ ਓਥੋਂ ਚਲਾ ਗਿਆ ਤੇ ਮੋਰਾਂ ਦੇ ਝੁੰਡ ਵਿਚ ਰਲਣ ਦੀ ਕੋਸ਼ਿਸ਼ ਕਰਨ ਲਗਿਆ ਹਾਲਾਂਕਿ ਮੋਰਾਂ ਦੇ ਫੌਰਨ ਪੁੱਛਣ ਤ~ ਤੇ ਓਹਨੇ ਮਨਾ ਕਰਤਾ ਕਿ ਇਹ ਮੈ ਨਹੀ ਕਰ ਪਾਵਾਂਗਾ ਫੇਰ ਵੀ ਇਕ ਵਾਰ ਇੱਕ ਕਾਂ ਬਹੁਤ ਸਾਵਧਾਨੀ ਨਾਲ ਅਜਿਹੇ ਬਾੜੇ ਵਿਚ ਚਲਾ ਗਿਆ ਜਿਥੇ ਮੋਰ ਘੁੰਮਦੇ ਹਨ ਓਥੇ ਉਸਨੇ ਉਹਨਾਂ ਦੇ ਬਹੁਤ ਸਾਰੇ ਖੰਭ ਡਿੱਗੇ ਹੋਏ ਦੇਖੇ ਕਾਂ ਨੇ ਇਹ ਖੰਭ ਆਪਣੀ ਪੂੰਛ ਉੱਪਰ ਬੰਨ ਲਏ ਅਤੇ ਆਕੜ ਕੇ ਮੋਰਾਂ ਦੇ ਕੋਲ ਜਾਣ ਲੱਗਿਆ ਉਹ ਖੁਦ ਨੂੰ ਇਕ ਸਮੁੰਦਰ ਮੋਰ ਸਮਝ ਰਿਹਾ ਸੀ ਜਦੋਂ ਮੋਰਾਂ ਕੋਲੋਂ ਪੁੱਛਿਆ ਤਾਂ ਉਹ ਉਸਨੂੰ ਬੇਈਮਾਨ ਸਮਝਣ ਲੱਗ ਗਏ ਇੱਕ ਲੰਬੇ ਕਦਮਾਂ ਨਾਲ ਉਸ ਕੋਲੋਂ ਦੂਰ ਹੋ ਗਏ ਤੇ ਉਸਨੂੰ ਚੁੰਜ ਮਾਰਨ ਲੱਗੇ ਉਸਦੀ ਨਕਲੀ ਖੰਭਾਂ ਨੋਚਣ ਲੱਗੇ ਅਤੇ ਉਸਦੀ ਬੇਅਦਬੀ ਕਰਨ ਲੱਗੇ ਬੇਅਦਬੀ ਕਰਦੇ ਕਰਦੇ ਇਕ ਕਾਂ ਨੇ ਬਹੁਤ ਸਾਰੇ ਮੋਰਾਂ ਨੂੰ ਖੰਭਾਂ ਦੇ ਨਾਲ ਇਕੱਠਾ ਕੀਤਾ ਤੇ ਉਸਨੂੰ ਆਪਣੇ ਤਨ ਦੇ ਨਾਲ ਘੁੱਟ ਕੇ ਫੜ ਲਿਆ, ਫੜਦੇ ਫੜਦੇ ਉਹ ਇੱਕ ਅਜਿਹੇ ਜੰਗਲ ਵਿਚ ਜਾ ਪਹੁੰਚੇ ਇਕ ਸ਼ਹਿਰ ਵਿਚ ਦੋ ਮਿੱਤਰ ਰਹਿੰਦੇ ਸਨ। ਇਕ ਤੋਂ ਇਕ ਵੱਧ ਕੇ ਦੋਨੋ ਪਾ ਬੁੱਧੀ ਸੀ ਤੇ ਇਕ ਧਰਮ ਬੁੱਧੀ ਚਲਾਕ ਧਰਮ ਬੁੱਧੀ ਨੂੰ ਬਾ ਬੁੱਧੀ ਨੂੰ ਸਾਰਾ ਧਨ ਹੜੱਪਣ ਦੀ ਤਰਕੀਬ ਬਣਾਈ ਉਹਨਾਂ ਦੋਨਾਂ ਨੇ ਕਿਹਾ ਦੋਸਤ ਮੈਨੂੰ ਲੱਗ ਰਿਹਾ ਹੈ, ਕਿ ਆਪਣਾ ਸਾਰਾ ਧਨ ਆਪਣੇ ਘਰ ਚ ਰੱਖਣਾ ਸੁਰੱਖਸ਼ਿਤ ਨਹੀ ਹੈ ਅਸੀਂ ਆਪਣਾ ਧਨ ਜੰਗਲ ਦੇ ਕਿਸੇ ਅਜਿਹੇ ਗੁਪਤ ਥਾਂ ਤੇ ਛੁਪਾਵਾਂਗੇ ਜਿਥੇ ਕਿਸੇ ਨੂੰ ਪਤਾ ਨਾ ਲੱਗ ਸਕੇ ਅਤੇ ਲੋੜ ਪੈਣ ਤੇ ਅਸੀ ਉਰ~ ਉਸਨੂੰ ਆਸਾਨੀ ਨਾਲ ਵਰਤ ਸਕੀਏ ਜਦੋਂ ਕ~ ਕਦੇ ਸਾਨੂੰ ਧਨ ਦੀ ਲੋੜ ਪਵੇਗੀ ਅਸੀਂ ਜਾ ਕੇ ਕੱਢ ਲਵਾਂਗੇ ਧਰਮ ਬੁੱਧੀ ਸਹਿਮਤ ਹੋ ਗਿਆ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 ਇੱਕ ਦਿਨ ਧਰਮ ਬੁੱਧੀ ਗਿਆ ਅਤੇ ਟੋਏ ਵਿੱਚੋਂ ਉਸਨੇ ਸਾਰਾ ਧਨ ਕੱਢ ਲਿਆ ਇਹ ਗੱਲ ਧਰਮ ਬੁੱਧੀ ਨੂੰ ਬਹੁਤ ਹੀ ਜ਼ਿਆਦਾ ਬੁਰੀ ਲੱਗੀ ਇਕ ਕਿਸਾਨ ਰਹਿੰਦਾ ਸੀ ਓਥੇ ਉਸ ਕੋਲ ਇੱਕ ਬਿੱਲੀ ਅਤੇ ਇੱਕ ਭੇਡੂ ਸੀ ਕਿਸਾਨ ਜਦੋਂ ਕੰਮ ਤੋਂ ਘਰ ਆਉਂਦਾ ਤਾਂ ਬਿੱਲੀ ਭੱਜ ਕੇ ਉਸ ਦੇ ਉੱਪਰ ਆ ਜਾਂਦੀ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 ਉਸਨੂੰ ਖਾਣ ਨੂੰ ਰੋਟੀ ਦਿੰਦਾ ਭੇਡੂ ਦਾ ਅਜਿਹਾ ਕੀਤਾ ਹੋਇਆ ਸੀ ਕਿ ਇਹ ਪਿਆਰ ਕੀਤਾ ਜਾਵੇ ਤੇ ਰੋਟੀ ਖਲਾਈ ਜਾਵੇ। ਇਕ ਦਿਨ ਜਦੋ ਕਿਸਾਨ ਖੇਤ ਤੋਂ ਘਰ ਆਇਆ ਤਾਂ ਭੇਡੂ ਭੱਜਦਾ ਹੋਇਆ ਉਸਦੇ ਕੋਲ ਆ ਗਿਆ ਉਸਨੇ ਉਸਦਾ ਹੱਥ ਚੱਟਿਆ ਉਸਦੀਆਂ ਲੱਤਾਂ ਨਾਲ ਆਪਣਾ ਸ਼ਰੀਰ ਰਗੜਿਆ ਕਿਸਾਨ ਨੂੰ ਇੱਕ ਸਮਝ ਨਹੀ ਆ ਰਿਹਾ ਸੀ ਉਸਨੇ ਉਸਦੀ ਉਡੀਕ ਕਰਨ ਲੱਗ ਗਿਆ ਉਡੀਕ ਕਰਦੇ ਕਰਦੇ ਓਹਨੇ ਸੋਚਿਆ ਕਿ ਹੁਣ ਅੱਗੇ ਕੀ ਹੋਵੇਗਾ ਜਦ ਅੱਗੇ ਦਾ ਸਮਾਂ ਆਇਆ

ਡਿੱਗਦੇ ਹੀ ਉਸਨੂੰ ਅਜਿਹੀ ਚੋਟ ਲੱਗੀ ਕਿ ਉਸਨੂੰ ਸਮਝ ਹੀ ਨਾ ਆਇਆ ਮੇਰੇ ਨਾਲ ਕੀ ਹੋ ਰਿਹਾ ਸੀ ਕਿਸਾਨ ਦੇ ਪੁੱਤਰ ਨੇ ਜਦੋਂ ਦੇਖਿਆ ਤੇ ਕਿ ਭੇਡੂ ਨੇ ਉਸਦੇ ਪਿਤਾ ਨੂੰ ਜਖਮੀ ਕਰ ਦਿੱਤਾ ਹੈ ਉਸਨੇ ਭੇਡੂ ਨੂੰ ਜਮੀਨ ਤੇ ਸੁੱਟ ਦਿੱਤਾ ਤੇ ਫੜ ਕੇ ਚੰਗਾ ਕੁੱਟਾਪਾ ਚਾੜ੍ਹਿਆ ਚੁੰਬਕ ਨਾਲ ਫੜ ਕੇ ਉਸਦੀ ਚੰਗੀ ਤਰ੍ਹਾਂ ਨਾਲ ਮਾਰ ਕੁਟਾਈ ਕੀਤੀ, ਪਸ਼ੂਆਂ ਨੇ ਇਕ ਲੋਮੜੀ ਦਾ ਬੁਰਾ ਹਾਲ ਕਰ ਦਿੱਤਾ ਸੀ ਉਸਨੇ ਪਸ਼ੂਆਂ ਤੋਂ ਪੁੱਛਣਾ ਚਾਹਿਆ, ਕਿ ਤੁਸੀ ਕੀ ਤਰਕੀਬ ਸੋਚੀ ਹੈ ਉਸਨੂੰ ਛੱਡਣ ਬਾਰੇ ਉਹ ਨਦੀ ਤੇ ਗਏ ਅਤੇ ਬਹੁਤ ਹੌਲੀ ਹੌਲੀ ਆਪਣੀ ਪੂੰਛ ਪਾਣੀ ਵਿਚ ਡੋਬਣ ਲੱਗ ਗਏ ਪਸ਼ੂ ਨੇ

ਉਸਦੀ ਪਿੱਠ ਤੇ ਹੋਰ ਅੱਗੇ ਆ ਆ ਕੇ ਗਰਦਨ ਤੱਕ ਪਹੁੰਚ ਗਈ ਸਿਰ ਤੇ ਜਾਨ ਲੱਗੀ ਲੋਮੜੀ ਹੋਰ ਡੁੱਬਦੀ ਜਾ ਰਹੀ ਸੀ ਤੇ ਡੁਬਦੀ ਡੁਬਦੀ ਉਸਨੂੰ ਪਤਾ ਹੀ ਨਾ ਚੱਲਿਆ ਉਹ ਕਦੋਂ ਉਸਦੇ ਅੰਦਰ ਹੀ ਪਹੁੰਚ ਗਈ ਜਾ ਕੇ ਤਲਾਬ ਇੰਨਾ ਡੂੰਘਾ ਸੀ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

ਪਾਣੀ ਵਿਚ ਡੁੱਬਕੀ ਲਗਾ ਦਿੱਤੀ ਕਿਨਾਰੇ ਤੇ ਭੱਜ ਗਏ ਤੇ ਲੋਮੜੀ ਦੂਜੀ ਜਗ੍ਹਾ ਤੋਂ ਪਾਣੀ ਚ ਬਾਹਰ ਆ ਗਈ ਭੇੜੀਏ ਨੇ

ਭੇੜੀਏ ਨੇ ਤੁਰੰਤ ਨਦੀ ਚ ਛਾਲ ਮਾਰ ਦਿੱਤੀ ਡੂੰਘੀ ਡੁਬਕੀ ਲਾਈ ਤੇ ਇਕ ਸੋਚ ਕੇ ਦੇਰ ਤੱਕ ਪਾਣੀ ਚ ਬੈਠਾ ਰਿਹਾ। ਉਸਦੇ ਸ਼ਰੀਰ ਨਾਲ ਚਿਪਕੇ ਹੋਏ ਸਾਰੇ ਪਸ਼ੂ ਮਰ ਜਾਣਗੇ ਪਰ ਓਹਨੂੰ ਕੀ ਪਤਾ ਸੀ, ਉਸਦੀ ਇਹ ਸੋਚ ਉਸਦੇ ਕੰਮ ਨਾ ਆਵੇਗੀ ਉਹ ਪਾਣੀ ਤੋਂ ਬਾਹਰ ਆਇਆ। ਤੇ ਸਾਰੇ ਪਸ਼ੂਆਂ ਨੂੰ ਫੇਰ ਤੋਂ ਸੰਜੀਵ ਹੋ ਕੇ ਉਸਨੂੰ ਕੱਟਣ ਲੱਗ ਗਿਆ। ਇੱਕ ਸ਼ੇਰ ਓਥੇ ਸੋ ਰਿਹਾ ਸੀ ਇੱਕ ਚੂਹਾ ਉਸਦੇ ਸ਼ਰੀਰ ਤੋਂ ਭਿੱਜ ਗਿਆ, ਸ਼ੇਰ ਜਾਗ ਗਿਆ ਤੇ ਉਸਨੇ ਚੂਹੇ ਨੂੰ ਫੜ ਲਿਆ ਚੂਹਾ ਉਸਦੀ ਤਰ੍ਹਾਂ ਕਾਰਨ ਨਾਲ ਗਿੱਲਾ ਹੋ ਗਿਆ ਸੀ ਤੇ ਓਹਨੇ ਫੜ ਕੇ ਕਿਹਾ ਮੈਨੂੰ ਛੱਡ ਦੇਵੋ, ਚੂਹੇ ਨੇ ਕਿਹਾ ਜੇਕਰ ਤੁਸੀ ਮੈਨੂੰ ਛੱਡ ਦੇਵੋਗੇ ਤਾਂ ਮੈ ਵੀ ਤੁਹਾਡੇ ਕੰਮ ਆਵਾਂਗਾ ਸ਼ੇਰ ਸੁਣ ਕੇ ਹੱਸ ਪਿਆ ਭਲਾ ਚੂਹਾ ਕਿਸੇ ਦੇ ਕੰਮ ਕਿਵੇਂ ਆ ਸਕਦਾ ਹੈ ਫੇਰ ਵੀ ਉਸਨੇ ਚੂਹੇ ਨੂੰ ਛੱਡ ਦਿੱਤਾ ਕੁਛ ਸਮੇ ਬਾਅਦ ਸ਼ਿਕਾਰੀਆਂ ਨੇ ਸ਼ੇਰ ਨੂੰ ਫੜ ਲਿਆ ਅਤੇ ਰੱਸੀਆਂ ਨਾਲ ਉਸਨੂੰ ਇੱਕ ਦਰਖਤ ਦੇ ਨਾਲ ਬੰਨ ਦਿੱਤਾ ਉਸਨੂੰ ਦਰਖਤ ਦੇ ਨਾਲ ਬੰਨਦੇ ਹੋਏ ਕਿਹਾ, ਕਿ ਹੁਣ ਤੈਨੂੰ ਕੌਣ ਬਚਾਵੇਗਾ?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 ਪਹੁੰਚ ਕੇ ਓਹਨੇ ਆਪਣੇ ਦੰਦਾਂ ਨਾਲ ਰੱਸੀ ਨੂੰ ਕੱਟ ਦਿੱਤਾ ਤੇ ਸ਼ੇਰ ਨੂੰ ਅਜਾਦ ਕਰ ਦਿੱਤਾ ਚੂਹਾ ਸ਼ੇਰ ਨੂੰ ਆਖਣ ਲੱਗਿਆ ਤੈਨੂੰ ਯਾਦ ਹੈ ਨਾ ਮੇਰੇ ਇੱਕ ਕਹਿਣ ਤੇ ਮੈ ਕਦੀ ਵੀ ਆ ਸਕਦਾ ਹਾਂ ਤੇਰੇ ਕੰਮ ਤੇ ਤੂੰ ਹੱਸ ਪਿਆ ਸੀ ਤੇ ਇਹ ਗੱਲ ਸੁਣ ਕੇ ਸ਼ੇਰ ਬਹੁਤ ਹੀ ਜ਼ਿਆਦਾ ਉਦਾਸ ਹੋਇਆ ਪਰ ਹੁਣ ਦੇਖੋ ਚੂਹਾ,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

Hello

ਹਾਂਜੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਬਸ ਮੈਂ ਵਧੀਆ ਤੁਸੀ ਦੱਸੋ ਤੁਸੀ ਕਿਵੇਂ ਹੋ ਬਸ ਬਸ ਵਧੀਆ ਤੁਸੀ ਦੱਸੋ ਘਰ ਪਰਿਵਾਰ ਸਭ ਠੀਕ ਐ ਸਾਰੇ ਵਧੀਆ ਤੁਸੀ ਦੱਸੋ ਤੁਹਾਡੀ family ਸਭ ਕਿਵੇਂ ਆ ਸਭ ਵਧੀਆ ਵਧੀਆ ਸਾਰੇ ਮੈਨੂੰ ਨਾ ਤੁਹਾਡੇ